ਭਾਗਾਂ ਜਿਵੇਂ ਉੱਤਰ ਪ੍ਰਦੇਸ਼ ਵਿਚ ਲੱਲੀਆ, ਬੰਗਾਲ ਵਿਚ ਮਹਾਰਾਸ਼ਟਰ ਵਿਚ ਸਤਾਰਾਂ ਵਿਚ ਧਾਰਬਾੜ ਅਤੇ ਉੜੀਸਾ ਵਿਚ ਦਾਸੌਰ ਬ੍ਰਿਟਿਸ਼ ਸ਼ਾਸਨ ਤੋਂ ਮੁਕਤ ਕਰਵਾ ਦਿੱਤੇ ਗਏ। ਉਥੇ ਦੇ ਲੋਕਾਂ ਨੇ ਆਪਣੀ ਸਰਕਾਰ ਬਣਾ ਲਈ ਪਰ ਅੰਤ ਵਿਚ ਸਰਕਾਰ ਇਸ ਅੰਦੋਲਨ ਨੂੰ ਦਬਾਉਣ ਵਿਚ ਸਫਲ ਹੋ ਗਈ। ਇਸ ਅੰਦੋਲਨ ਵਿਚ ਦਸ ਹਜਾਰ ਤੋਂ ਵੱਧ ਲੋਕ ਮਾਰੇ ਗਏ ਅਤੇ ਸੱਠ ਹਜਾਰ ਤੋਂ ਵੱਧ ਗ੍ਰਿਫਤਾਰ ਕਰ ਲਏ ਗਏ

ਹੁਣ ਤੁਸੀ ਦੱਸੋ ਆਪਣੇ ਬਾਰੇ ਕੁਝ ਮਾਨ ਸਿੰਘ ਨੇ ਮੁੜ ਕਰਮ ਸਿੰਘ ਦੀ ਗੱਲ ਤੋਰਦਿਆਂ ਕਿਹਾ ਕਿ ਉਸਨੇ ਫੌਜ ਵਿਚ ਬਹੁਤ ਹੀ ਇੱਜਤ ਖੱਟਿਆ ਹੈ। ਮਾਨ ਸਿੰਘ ਨੇ ਜਸਵੰਤ ਸਿੰਘ ਨੂੰ ਕਿਹਾ ਕਿ ਉਹ ਫੌਜ ਵਿਚ ਕਿਉਂ ਨਹੀਂ ਗਿਆ। ਜਸਵੰਤ ਸਿੰਘ ਇਕ ਦਮ ਸੁੰਗੜ ਜਿਹਾ ਗਿਆ ਮਤਲਬ ਉਹ ਡਰ ਜੀ ਗਿਆ ਜਿਵੇਂ ਜਿਵੇਂ ਕਿਸੇ ਨੇ ਚੋਰੀ ਕਰਦਿਆਂ ਫੜ ਲਿਆ ਗਿਆ ਹੋਵੇ। ਕੁਛ ਰੁਕ ਕੇ ਉਸਨੇ ਕਿਹਾ ਕਿ ਇਕ ਥੋੜਾ ਥੋੜਾ ਹੈ ਫੌਜ ਵਿਚ ਚਰੀ ਹੈ ਕਿ ਇਕ ਖੇਤ ਦੇ ਕੋਲੋ ਲੰਘਦਿਆਂ ਜਸਵੰਤ ਸਿੰਘ ਨੇ ਗੱਲ ਮਾਨ ਸਿੰਘ ਨੂੰ ਪੁੱਛਿਆ ਤੁਹਾਡੇ ਵੱਲ ਚਰੀਆਂ ਕਮਾਦ ਕਿ ਕਿਡੇ ਕਿਡੇ ਹੋ ਗਏ ਆ । ਮਾਨ ਸਿੰਘ ਨੇ ਜਵਾਬ ਦਿੱਤਾ ਕਿ ਬੰਦੇ ਜਿਡੇ ਜਿਡੇ ਹੋ ਹੀ ਗਏ ਆ ਨਾ ਪਰ ਉਸਦਾ ਦਿਲ ਇਸ ਗੱਲ ਵੱਲ ਨਹੀਂ ਸੀਗਾ ਉਹ ਤਾ ਆਪਣੇ ਦੋਸਤ ਕਰਮ ਸਿੰਘ ਦੀਆਂ ਗੱਲਾਂ ਕਰਨਾ ਚਾਹੁੰਦਾ ਸੀ ਉਹਦੇ ਮਨ ਵਿਚ ਸੀ ਕਿ ਉਹ ਉਸਨੂੰ ਵਾਰ ਵਾਰ ਪੱਛਣ ਤੇ ਉਸਦੀਆਂ ਗੱਲਾਂ ਦੱਸੇ ਉਹਦਾ ਮਨ ਜਿਵੇਂ ਭਰਿਆ ਈ ਭਿਆ ਸੀਗਾ ਪਿੰਡ ਮੁੜ ਕੇ ਮਾਨ ਸਿੰਘ ਪਿਛਾਂਹ ਮੁੜਕੇ ਪਿੰਡ ਜਾਣ ਦੀਆਂ ਸਲਾਹਾਂ ਵਿਚ ਸੀਗਾ ਤੇ ਅੰਮ੍ਰਿਤਸਰ ਤੋਂ ਰਾਤ ਦੀ ਗੱਡੀ ਫੜ ਕੇ ਉਹ ਸਵੇਰੇ ਪਿੰਡ ਪਹੁੰਚ ਸਕਦਾ ਸੀ। ਆਪੋ ਆਪਣੀ ਥਾਈ ਭਾਵੇ ਸਾਰਿਆਂ ਨੇ ਉਸ ਲਈ ਉਹ ਉਚੇਚ ਕੀਤਾ ਪਰ ਫਿਰ ਵੀ ਉਸ ਨੂੰ ਫੇਰੇ ਦਾ ਉਮੀਦ ਤੋਂ ਘੱਟ ਬਹੁਤ ਸੁਆਦ ਆਇਆ ਸੀ। ਇਸ ਸਮੇਂ ਵੀ ਉਹ ਉਸ ਲਈ ਅੰਦਰ ਚਾਹ ਬਣਾਈ ਬਣਾਈ ਜਾ ਰਹੀ ਸੀਗੀ। ਉਹ ਇਕੱਲਾ ਈ ਡਿਉਢੀ ਵਿਚ ਬੈਠਾ ਸੀਗਾ। ਸਾਹਮਣੇ ਗਲੀ ਵਿਚ ਇਕ ਡਾਕੀਆ ਗੱਲ ਵਿਚ ਝੋਲਾ ਲਟਕਾਈ ਤੁਰਿਆ ਆ ਰਿਹਾ ਸੀਗਾ। ਪਹਿਲਾਂ ਤਾਂ ਇਸ ਇਸ ਤਰ੍ਹਾਂ ਲੱਗਿਆ ਜਿਵੇਂ ਉਹ ਤੁਰਦਾ ਤੁਰਦਾ ਸਿੱਧਾ ਅੱਗੇ ਲੰਘ ਜਾਏਗਾ ਪਰ ਉਹ ਡਿਉਢੀ ਵਿਚ ਆ ਕੇ ਮੰਜੀ ਤੇ ਬੈਠ ਗਿਆ। ਮਾਨ ਸਿੰਘ ਨੇ ਪੁੱਛਿਆ ਕਿ ਉਹਨੂੰ ਕੀ ਕੀ ਲਿਆਇਆ ਉਹ ਕਿਸਦੀ ਚਿੱਠੀ ਆਈ ਐ। ਡਾਕੀਏ ਨੇ ਜਵਾਬ ਦਿੱਤਾ ਕਿ ਉਸਨੇ ਲਿਆਉਣਾ ਕੀ ਐ ਇਹ ਵਿਚਾਰੇ ਕਰਮ ਸਿੰਘ ਦੀ ਪੈਨਸ਼ਨ ਆਈ ਐ। ਮਾਨ ਸਿੰਘ ਨੇ ਹੈਰਾਨ ਹੋ ਕੇ ਕਿਹਾ ਕਰਮ ਸਿੰਘ ਦੀ ਪੈਨਸ਼ਨ ਕਰਮ ਸਿੰਘ ਮਾਰਿਆ ਗਿਆ ਹੈ। ਡਾਕੀਏ ਨੇ ਮਾਨ ਸਿੰਘ ਨੂੰ ਜਵਾਬ ਦਿੰਦਾ ਕਿਹਾ ਬਾਦਸ਼ਾਹੋ ਸਾਰਾ ਇਲਾਕਾ ਤਾਂ ਤ੍ਰਾਸ ਤ੍ਰਾਸ ਕਰ ਰਿਹਾ ਹੈ ਤੇ ਤੁਸੀਂ ਕਰਮ ਸਿੰਘ ਦੇ ਘਰ ਬੈਠੇ ਈ ਇਹ ਪੁੱਛਦੇ ਹੋ ਕਿ ਕਰਮ ਸਿੰਘ ਮਾਰਿਆ ਗਿਆ ਹੈ ਡਾਕੀਏ ਨੇ ਦੱਸਦਿਆ ਇਸ ਬੰਗਲੇ ਵਿਚ ਚਿੱਠੀ ਆਈ ਨੂੰ ਅੱਜ ਪੰਦਰਾਂ ਦਿਨ ਹੋ ਗਏ ਹਨ। ਮਾਨ ਸਿੰਘ ਨੂੰ ਦੋ ਕੁ ਵਾਰ ਮਤਲਬ ਡਰ ਜੀ ਗਿਆ। ਉਹਦੇ ਸਿਰ ਤੇ ਸਤ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਬੱਲੀ ਤੇ ਮੈਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਹਾਂ ਤੇ ਆਪਣਾਆਹ ਮੈਂ ਜਿਹੜਾ ਅੱਜ ਦਾ ਵਿਸ਼ਾ ਹੈ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਹਨ। ਲੋਕ ਕਿੱਤੇ ਪ੍ਰਾਚੀਨ ਸਮੇਂ ਤੋਂ ਹੀ ਮਨੁੱਖੀ ਜਾਂਚ ਦਾ ਆਹ ਹਿੱਸਾ ਰਹੇ ਹਨ। ਲੋਕ ਕਿੱਤਿਆਂ ਦੀ ਮੁਹਾਰਤ ਕਾਰਨ ਹੀ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ। ਕਿਉਂਕਿ ਮਨੁੱਖ ਸਾਹਮਣੇ ਸਭ ਤੋਂ ਪਹਿਲਾਂ ਲੋੜ ਪੈਦਾ ਹੋਈ। ਸ਼ੁਰੂ ਵਿੱਚ ਮਨੁੱਖ ਨੇ ਉਸ ਲੋੜ ਨੂੰ ਸਾਂਝੇ ਰੂਪ ਵਿੱਚ ਇੱਕਠੇ ਰਲ ਕੇ ਪੂਰਾ ਕਰਨ ਦੇ ਯਤਨ ਕੀਤੇ। ਜਿਵੇਂ ਜਿਵੇਂ ਮਨੁੱਖੀ ਸਮਾਜ ਦਾ ਵਿਕਾਸ ਹੋਇਆ, ਲੋੜਾਂ ਵੀ ਵਧਦੀਆਂ ਗਈਆਂ। ਜੀ ਅਹ ਪੂਰਤੀ ਆਪਣੇ ਅਪਣਾਏ ਢੰਗ ਤਰੀਕਿਆਂ ਵਿੱਚ ਵੀ ਤਬਦੀਲੀ ਲਿਆਈ। ਸਮੇਂ ਸਮੇਂ ਧਾਤਾਂ ਦੀ ਲੱਭਤ ਹੋਈ ਅਤੇ ਔਜਾਰਾਂ ਦਾ ਵਿਕਾਸ ਹੋਇਆ। ਜਦੋਂ ਮਨੁੱਖ ਜੰਗਲ ਅਤੇ ਝੌਪੜਿਆਂ ਨੂੰ ਛੱਡ ਕੇ ਪੱਕੇ ਘਰਾਂ ਦੇ ਉਤੇ ਪਿੰਡਾਂ, ਨਗਰਾਂ ਦਾ ਸਾਹਮਣਾ ਕਰਨ ਲੱਗਾ ਉਸ ਸਮੇਂ ਮਨੁੱਖ ਕੰਮਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਕੰਮਾਂ ਵਿੱਚ ਵੰਡ ਕਰਨ ਦੀ ਲੋੜ ਪਈ। ਇਸ ਤਰ੍ਹਾਂ ਵੱਖ-ਵੱਖ ਵਿਸ਼ਿਆਂ ਨੂੰ ਸੁਚੱਜੇ ਢੰਗ ਨਾਲ ਕਰਨ ਵਾਲਿਆਂ ਲਈ ਕਾਮਾ ਸ਼੍ਰੇਣੀਆਂ ਹੋਂਦ ਵਿੱਚ ਆਈਆਂ। ਜਦੋਂ ਕੋਈ ਕਾਮਾ ਸ਼੍ਰੇਣੀ ਕਿਸੇ ਇੱਕ ਕੰਮ ਨੂੰ ਲੰਬਾ ਸਮਾਂ ਲਗਾਤਾਰ ਕਰਦੀ ਰਹੀ, ਤਾਂ ਉਸ ਸ਼੍ਰੇਣੀ ਨੂੰ ਉਸ ਦੇ ਕਿੱਤੇ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇਸ ਤਰ੍ਹਾਂ ਪੰਜਾਬ ਦੇ ਲੋਕ ਕਿੱਤਿਆ ਦੇ ਵੱਖ-ਵੱਖ ਨਾਂ ਪ੍ਰਚਲਿਤ ਹੋਏ ਹਨ। ਉਦਾਹਰਨ ਵਜੋਂ ਲੱਕੜੀ ਤਰਸ਼ਾਣ ਦਾ ਕਿੱਤਾ ਕਰਨ ਵਾਲੇ ਨੂੰ ਤਰਖਾਣ, ਲੋਹੇ ਦਾ ਕੰਮ ਕਰਨ ਵਾਲੇ ਨੂੰ ਲੁਹਾਰ ਅਤੇ ਸੋਨੇ ਦਾ ਕੰਮ ਕਰਨ ਵਾਲੇ ਨੂੰ ਸੁਨਾਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇਸ ਤਰ੍ਹਾਂ ਕਈ ਕਿੱਤਿਆਂ ਦੇ ਨਾਂ ਹੋਂਦ ਵਿੱਚ ਆਏ। ਸੰਸਕ੍ਰਿਤੀ ਵਿੱਚ ਹੱਥ ਨੂੰ ਕਰ ਕਿਹਾ ਗਿਆ ਹੈ। ਜਿਵੇਂ ਕਾਰ ਸੇਵਾ ਭਾਵ ਹੱਥਾਂ ਨਾਲ ਕੀਤੀ ਜਾਂਦੀ ਹੈ। ਹੱਥ ਨਾਲ ਕੀਤੇ ਜਾਣ ਵਾਲੇ ਕੰਮ ਨੂੰ ਕਾਰ ਕਰਮੀ ਕਿਹਾ ਜਾਂਦਾ ਹੈ। ਕਿੱਤਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਕੰਮ ਅਹ ਤੋਂ ਕਿਸੇ ਕਿਰਤ ਦਾ ਨਿਰਮਾਣ ਹੁੰਦਾ ਹੋਵੇ। ਜਿਵੇਂ ਤਰਖਾਣ, ਲੁਹਾਰ ਅਤੇ ਸੁਨਿਆਰ ਆਦਿ ਦੁਆਰਾ ਬਣਾਈਆਂ ਵਸਤਾਂ। ਕੁਝ ਕਿੱਤੇ ਅਜਿਹੇ ਹਨ ਜੋ ਲੋਕਾਂ ਦੇ ਮਨੋਰੰਜਨ ਨਾਲ ਸਬੰਧਿਤ ਹੁੰਦੇ ਹਨ। ਜਿਵੇਂ ਬਾਜੀਗਰ ਅਤੇ ਮਰਾਸੀ ਆਦਿ ਸ਼੍ਰੇਣੀਆਂ ਦੇ ਕਿੱਤੇ ਦੀ ਉਦਾਹਰਣ ਲਈ ਜਾ ਸਕਦੀ ਹੈ। ਅਜਿਹੇ ਕਿੱਤਿਆਂ ਵਿੱਚ ਭਾਵੇਂ ਸਥੂਲ ਛੂਹੀ ਜਾ ਸਕਣ ਵਾਲੀ ਚੇਤਨਾ ਦਾ ਨਿਰਮਾਣ ਨਹੀਂ ਹੁੰਦਾ ਪਰ ਅਸਥੂਲ ਭਾਵ ਮਹਿਸੂਸ ਕਰਨ ਵਾਲੇ ਕਿਰਤ ਵਜੋਂ ਜ਼ਰੂਰ ਅਹ ਨਿਰਮਾਣ ਹੁੰਦਾ ਹੈ। ਜਿਵੇਂ ਬਾਜੀਗਰ ਆਪਣੇ ਕਿੱਤੇ ਦੇ ਕਰਤਵਾਂ ਨਾਲ ਸਾਡੇ ਮਨ ਅਤੇ ਚੇਤਨਾ ਉਚ ਕਈ ਪ੍ਰਕਾਰ ਦੇ ਦ੍ਰਿਸ਼ ਰਚੇ ਜਾਂਦੇ ਹਨ। ਮਰਾਸੀ ਆਪਣੀ ਹਾਜ਼ਰ ਜੁਆਬੀ ਅਤੇ ਭਾਸ਼ਾ ਦੀ ਮੁਹਾਰਤ ਨਾਲ ਦਰਸ਼ਕ ਨੂੰ ਕੁਝ ਸਮੇਂ ਲਈ ਕਿਸੇ ਹੋਰ ਸੰਸਾਰ ਵਿੱਚ ਲੈ ਜਾਂਦੇ ਹਨ। ਇਸ ਤਰ੍ਹਾਂ ਇਹ ਕਿੱਤੇ ਵੀ ਇੱਕ ਤਰ੍ਹਾਂ ਆਪਣੇ ਹੁਨਰ ਨਾਲ ਇੱਕ ਤਰ੍ਹਾਂ ਦੀ ਕਿਰਤ ਦਾ ਹੀ ਨਿਰਮਾਣ ਕਰ ਰਹੇ ਹੁੰਦੇ ਹਨ। ਬਾਜ਼ੀਗਰਾਂ ਕੋਲ ਔਜਾਰ ਦੀ ਥਾਂ ਸਰੀਰ ਅਤੇ ਸਰੀਰ ਦੇ ਅੰਗ ਹੁੰਦੇ ਹਨ ਅਤੇ ਮਰਾਸੀਆਂ ਕੋਲ ਮੁਹਾਵਰੇ ਦੀ ਕਲਾ ਹੁੰਦੀ ਹੈ। ਤੇ ਪੰਜਾਬ ਵਿੱਚ ਜਿਹੜੇ ਅੱਜ ਕੱਲ੍ਹ ਲੋਕ ਕੰਮ ਕਰ ਰਹੇ ਹਨ। ਅਲੱਗ- ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਕੰਮਾਂ ਨੂੰ ਉਹਨਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਨੂੰ ਚਾਹੀਦਾ ਹੈ ਵੀ ਜਿਹੜੇ ਜੋ ਵੀ ਕੋਈ ਉਚਾ ਜਾਂ ਨੀਵਾਂ, ਵੱਡਾ- ਛੋਟਾ, ਜੋ ਵੀ ਕੰਮ ਕਰਦੇ ਹਨ। ਉਹਨਾਂ ਸਾਰੀਆਂ ਦੀ ਇੱਜਤ ਕਰਨੀ ਚਾਹੀਦੀ ਹੈ। ਹਮੇਸ਼ਾ ਉਹਨਾਂ ਪਿਆਰ ਨਾਲ ਰਹਿਣਾ ਚਾਹੀਦਾ ਹੈ। ਲੋਕ ਕਿੱਤਾ ਪਿਤਾ ਪੁਰਖੀ ਕੰਮ ਨੂੰ ਕਿਹਾ ਜਾਂਦਾ ਹੈ। ਜਿਸ ਨੂੰ ਨਵੀਂ ਪੀੜ੍ਹੀ ਆਪਣੇ ਵੱਡੇ ਵਡੇਰਿਆਂ ਤੋਂ ਸਿਖਦੀ ਹੈ। ਅਤੇ ਫਿਰ ਆਪਣੇ ਲਈ ਆਉਣ ਵਾਲੀ ਪੀੜ੍ਹੀ ਨੂੰ ਸਿਖਾ ਕੇ ਉਹਦੇ ਹੱਥਾਂ ਵਿੱਚ ਸੌਂਪ ਦਿੰਦੀ ਹੈ। ਇੰਝ ਪੁਰਖਿਆਂ ਤੋਂ ਸਿੱਖਣ ਦਾ ਸਿਲਸਿਲਾ ਪੀੜ੍ਹੀ ਦਰ ਪੀੜ੍ਹੀ ਚਲਦਾ ਰਹਿੰਦਾ ਹੈ।

ਕਿੱਤਾ ਗੁਰ ਭਾਵ ਗੁਰੂ ਜੋੜ ਕੇ ਉਸ ਨੇ ਕਿੱਤੇ ਨੂੰ ਕਾਰੀਗਰ ਅਤੇ ਕਿੱਤਾ ਕਰਨ ਵਾਲੇ ਨੂੰ ਕਾਰੀਗਰ ਕਿਹਾ ਜਾਂਦਾ ਹੈ। ਕਾਰੀਗਰੀ ਤੇ ਕਿੱਤਾ ਕਰਨ ਵਾਲੇ ਨੂੰ ਕਾਰੀਗਰ ਕਿਹਾ ਜਾਂਦਾ ਹੈ। ਜੇਕਰ ਕੋਈ ਕਾਰੀਗਰ ਆਪਣੀ ਕਾਰੀਗਰੀ ਵਿੱਚ ਕਾਫੀ ਮੁਹਾਰਤ ਹਾਸਲ ਲਵੇ ਅਤੇ ਉਸ ਦੀ, ਉਸ ਦੁਆਰਾ ਕੀਤੇ ਕੰਮ ਵਿੱਚ ਕਲਾ ਦਾ ਸੋਹਜ ਪੈਦਾ ਹੋ ਜਾਂਦਾ ਹੈ। ਜਾਵੇ ਤਾਂ ਅਜਿਹੀ ਕਾਰੀਗਰੀ ਸ਼ਿਲਪਕਾਰੀ ਦੀ ਸ਼੍ਰੇਣੀ ਵਿੱਚ ਜੋੜੀ ਜਾਂਦੀ ਹੈ। ਇਸ ਦੀ ਉਦਾਹਰਣ ਹਵੇਲੀਆਂ ਦੇ ਦਰਵਾਜਿਆਂ ਦੀ ਲੱਕੜ ਉੱਤੇ ਨਿਕਾਸ਼ੀ ਅਤੇ ਇਮਾਰਤਾਂ ਦੀਆਂ ਕੰਧਾਂ ਉੱਤੇ ਉਕਰੇ

ਲੋਕ-ਕਿੱਤਾ ਅਤੇ ਲੋਕ-ਧੰਦਾ ਲਗਭਗ ਸਮਾਨ ਅਰਥਾਂ ਵਿੱਚ ਅਹ ਸਮਾਨ ਅਰਥ ਵਾਲੇ ਸ਼ਬਦ ਹਨ। ਪਰ ਇਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਮਾਮੂਲੀ ਜਿਹਾ ਹੀ ਫਰਕ ਹੈ। ਧੰਦਾ ਅਜਿਹੇ ਕਿੱਤੇ ਨੂੰ ਕਿਹਾ ਜਾਂਦਾ ਹੈ, ਜਿਸ ਕੰਮ ਤੋਂ ਧਨ ਪ੍ਰਾਪਤ ਹੋਵੇ। ਧੰਦੇ ਵਿੱਚ ਕਿਸੇ ਕਿਸਮ ਦਾ ਨਿਰਮਾਣ ਜ਼ਰੂਰੀ ਨਹੀਂ ਹੁੰਦਾ, ਜਿਵੇਂ ਵਪਾਰ, ਸ਼ਾਹੂਕਾਰੀ, ਦਲਾਲੀ ਆਦਿ। ਕਿੱਤੇ ਅਤੇ ਧੰਦੇ ਵਿੱਚ ਫਰਕ ਉਹਨਾਂ ਨੂੰ ਸਮੇਂ ਵਿੱਚ ਵਧੇਰੇ ਸੀ, ਜਦੋਂ ਪਿੰਡਾਂ ਵਿੱਚ ਲੁਹਾਰ, ਤਰਖਾਣ, ਨਾਈ, ਜੁਲਾਹੇ ਆਦਿ ਉਹਨਾਂ ਨੂੰ ਪੱਲੋਂ ਕੀਤੇ ਕੰਮ ਦੀ ਮਜ਼ਦੂਰੀ, ਰੁਪਏ, ਪੈਸੇ ਦੀ ਥਾਂ ਵਰ੍ਹੇ ਛਮਾਹੀ ਅਨਾਜ ਦੇ ਰੂਪ ਵਿੱਚ ਦਿੱਤੀ ਜਾਂਦੀ ਸੀ। ਉਹ ਧੰਦੇ ਨੂੰ ਕਿੱਤੇ ਦੇ ਤਕਰੇ ਨੂੰ ਘੱਟ ਸਹਿਜਕਾਰ ਸਤਿਕਾਰ ਨਾਲ ਵੇਖਿਆ ਜਾ ਰਿਹਾ ਹੈ। ਇਹਦੀ ਪੁਸ਼ਟੀ ਧੰਦ ਪਿੱਟਣ ਦੇ ਮੁਹਾਵਰੇ ਤੋਂ ਵੀ ਕੀਤੀ ਜਾ ਸਕਦੀ ਹੈ।

ਨੂੰ ਜ਼ਰੂਰੀ ਲੋੜਾਂ ਲਈ ਇੰਨਾ ਜ਼ਰੂਰੀ ਹੋਵੇ ਕਿ ਸਮਾਜ ਅਤੇ ਸਭਿਆਚਾਰ ਦੇ ਨੇਤਾ ਪ੍ਰਤੀ ਜੀਵਨ ਵਿੱਚ ਸਾਧਾਰਨ ਤੋਂ ਸਾਧਾਰਨ, ਵਿਸ਼ੇਸ਼ ਤੋਂ ਵਿਸ਼ੇਸ਼ ਵਿਅਕਤੀ ਲੋੜੀਂਦਾ ਅਤੇ ਲਾਹੇਵੰਦ ਹੁੰਦਾ ਹੈ।

ਤੰਗਲੀ, ਸਲੰਗ, ਦਾਤਰੀ, ਕਹੀ, ਲੰਮਾ, ਕੁਹਾੜੀ, ਜੂਲਾ, ਕੁਲਾੜੀ ਅਤੇ ਖੂਹ ਵਿੱਚੋਂ ਪਾਣੀ ਕੱਢਣ ਲਈ ਹਰਟ ਆਦਿ ਬਣਾਉਂਦਾ ਰਿਹਾ ਹੈ। ਘਰੇਲੂ ਵਰਤੋਂ ਲਈ ਮੰਜੀ, ਪੀੜ੍ਹੀ, ਮਦਾਨੀ, ਕੜਵੰਜੀ, ਅਤੇਰਨ, ਚਰਖਾ, ਚੌਂਕੀ, ਸੰਦੂਕ, ਘੋਟਣਾ, ਦੜੀਆ, ਪਿੰਗੜਾ, ਚਲਕਾ ਅਹ ਚਕਲਾ ਬੇਲਣਾ ਆਦਿ ਗਿਣੇ ਜਾ ਸਕਦੇ ਹਨ। ਸੁਨਿਆਰ ਦੇ ਗਹਿਣੇ ਤਿਆਰ ਕਰਦਾ ਹੈ। ਗਹਿਣੀਆਂ ਦੀ ਵੰਨਗੀ ਅਨੇਕ ਪ੍ਰਕਾਰ ਦੀ ਹੈ। ਕੁਝ ਕੁ ਗਹਿਣੇ ਇਸ ਪ੍ਰਕਾਰ ਇਸਤਰੀ ਦੇ ਕੇਸਾਂ ਵਿੱਚ ਦੰਦੇ ਜਾਣ ਵਾਲੇ ਗਹਿਣੇ ਤੇ ਸੂਈਆਂ, ਬੜਿਆਲ, ਸੱਗੀ ਫੁੱਲ, ਠੂਠੀਆਂ, ਦਾਣੇ, ਟਿੱਕਾ, ਤਰੰਗਾ, ਸ਼ਿੰਗਾਰ ਪੱਟੀ ਆਦਿ। ਕੰਨ ਬੰਨ ਅਹ ਕੰਨ ਬਿੰਨ ਕੇ ਪਹਿਣੇ ਜਾਣ ਵਾਲੇ ਜਨਾਨਾ ਗਹਿਣੇ ਬਾਲੀਆਂ, ਕਾਂਟੇ, ਪਿੱਤਲ ਪੱਤੀਆਂ, ਡੇਡੂ, ਝੂਮਕੇ, ਬੁਨਤੇ, ਰੇਲਾਂ, ਡੰਡੀਆਂ, ਗੋਲਾਂ ਆਦਿ। ਨੱਕ ਬੰਨ੍ਹ ਕੇ ਪਹਿਣੇ ਜਾਣ ਵਾਲੇ ਜਨਾਨਾ ਗਹਿਣੇ- ਨੱਥ, ਲੌਂਗ, ਕੋਕਾ, ਤਿੱਲੀ, ਬਾਲਾ, ਬੇਸਰ, ਨੁਕਰ ਆਦਿ। ਗਰਦਨ ਦੁਆਲੇ ਪਹਿਣੇ ਜਾਣ ਵਾਲੇ ਜਨਾਨਾ ਗਹਿਣੇ ਹੱਸ, ਰਾਣੀ ਅਹ ਰਾਣੀ ਹਾਰ, ਤਵੀਤਾਂ, ਦਾਖਾਂ, ਚੰਪਾਕਲੀ, ਸੌਂਕਣ ਮੋਹਰਾ, ਤਵੀਰਤੀਆਂ, ਬੁਘਤੀਆਂ ਤੇ ਗਾਨੀਆਂ, ਜੰਜ਼ੀਰ, ਚੇਨ, ਤਵੀਤ ਮੱਖੀ ਜੁਗਨ ਡੋਲਨਾ, ਮੋਲ ਆਦਿ ਇਹਦੇ ਵਿੱਚ ਸ਼ਾਮਲ ਹਨ। ਪੁਰਸ਼ ਆਪਣੀ ਬਿੰਨੀ ਤੇ ਕੜਾ ਪਹਿਨਦੇ ਹਨ। ਉਹਨਾਂ ਦੇ ਪਹਿਣੇ ਜਾਣ ਵਾਲੇ ਗਹਿਣੇ ਮੁੰਦਰੀ, ਛਾਂਪ ਗਲਿਚੜੀ ਆਦਿ ਅਰਸੀ ਆਦਿ ਨਾਲ ਹਨ। ਏਵੇਂ ਹੀ ਘੁਮਿਆਰ ਦੇ ਕਿੱਤੇ ਦੁਆਰਾ ਬਣਾਈਆਂ ਗਈਆਂ ਵਸਤਾਂ ਆਦਿ ਦੀ ਗਿਣਤੀ ਵੀ ਬਹੁਤ ਹੈ। ਜਿਵੇਂ- ਘੜਾ, ਚਾਟੀ, ਬਾਲਣੀ, ਪੁੰਜਾ, ਦੀਵਾ, ਚਪਣ, ਮੱਠਾ, ਬਲਬੋਟੀ ਆਦਿ। ਤੇਲੀ ਇੱਕ ਕੋਹਲੂ ਵਿੱਚੋਂ ਕਈ ਪ੍ਰਕਾਰ ਦੇ ਤੇਲ ਕੱਢਣ ਦਾ ਕਿੱਤਾ ਕਰਦਾ ਹੈ। ਜਿਵੇਂ- ਸਰ੍ਹੋਂ, ਤਾਰਾਮੀਰਾ, ਬੜੇਵੇਂ ਅਤੇ ਬੜੇਵੇਂ ਅਹ ਆਦਿ ਵਿੱਚ। ਲੋਕ-ਕਿੱਤੇ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਹਰ ਕਿਸੇ ਲਈ ਉਪਯੋਗੀ ਹੁੰਦਾ ਹੈ। ਉਦਾਹਰਣ ਲਈ ਜੁੱਤੀ ਦੀ ਲੋੜ ਹਰੇਕ ਨੂੰ ਹੈ। ਇਸ ਲਈ ਜੁੱਤੀ ਆਦਿ ਗਿਣੀਆਂ ਜਾਂਦੀਆਂ ਹਨ। ਸਤਿ ਸ੍ਰੀ ਅਕਾਲ।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

ਸਤਿ ਸ਼੍ਰੀ ਅਕਾਲ, ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ, ਹੈ ਜਿਸਨੂੰ ਦੂਜੇ ਲੋਕਾਂ ਰਾਹੀ ਭਰਦੇ ਹਨ ਅਜਿਹੀ ਭਾਸ਼ਾ ਨੂੰ ਗੁਪਤ ਭਾਸ਼ਾ ਕਿਹਾ ਜਾਦਾ ਹੈ। ਜਿਸ ਭਾਸ਼ਾ ਨੂੰ ਸਮਝਾਉਂਦੇ ਸਮਝਾਂਉਂਦਿਆਂ ਵਾਲੀ ਗਿਣਤੀ ਬਹੁਤ ਘੱਟ ਹੁੰਦੀ ਹੈ। ਆਮ ਤੌਰ ਤੇ ਚੋਰ, ਠੱਗ ਅਜਿਹੀ ਭੇਸ਼ ਦੇ ਲੋਕ ਭਾਸ਼ਾ ਦੀ ਇਸ ਵਰਤੋਂ ਕਰਦੇ ਹਨ। ਫੋਜ ਵਿੱਚ ਹੀ ਗੁਪਤ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਉਪਵਾਕ ਭਾਸ਼ਾ- ਕਿਸੇ ਖਾਸ ਇਲਾਕੇ ਦੀ ਸ ਅਹ ਰੰਗਤ ਵਾਲੀ ਭਾਸ਼ਾ ਨੂੰ ਉਪਵਾਕ ਭਾਸ਼ਾ ਕਿਹਾ ਜਾਂਦਾ ਹੈ। ਕਈ ਕੋਈ ਇਕੱਠ ਭਾਸ਼ਾ ਸਾਰੇ ਭੂਮਿਕਾ, ਹਿੰਗਾਰੀਆਂ ਵਿੱਚ ਇਹੋ ਇੱਕ ਇਹੀ ਹੁੰਦੀ ਹੈ। ਇਸਦਾ ਕਾਰਨ ਸਥਾਨ ਦੀ ਦੂਰੀ ਅਤੇ ਕੁਦਰਤੀ ਰੁਕਟਾਂ ਰੁਕਾਵਟਾਂ ਜਿਵੇਂ ਕਿ ਰਸਤੇ ਵਿੱਚ ਆਉਂਦੀਆਂ, ਪਹਾੜ, ਘੇਲ, ਜੰਗਲ ਅਤੇ ਦਰਿਆ ਦੀਆਂ ਆਦਿ ਕੋਈ ਇਲਾਕੇ ਦੇ ਵੱਖ ਵੱਖ ਖਿੱਤਿਆਂ ਵਿੱਚ ਰਹਿਣ ਕਾਰਨ ਉੱਥੇ ਉਹਨਾ ਦੇ ਆਪਸੀ ਲਗਾਤਾਰ ਮੇਲ ਦਾ ਘਾਟ ਦੇ ਕਾਰਨ ਉਸ ਇਲਾਕੇ ਦੀ ਪਾਤਸ਼ਾਹੀ ਰੂਪ ਵਿੱਚ ਅੰਤਰ ਆ ਜਾਂਦੀ ਹੈ।

ਅੰਤਰ ਵੀ ਹੈ ਘੱਟ ਹੈ। ਪਰ ਇਸਦਾ ਅਰਥ ਇਹ ਨਹੀਂ ਕਿ ਵੱਖੋ ਵੱਖ ਖੇਤਰ ਦੀ ਉਪਭਾਸ਼ਾ ਨੂੰ ਵੱਖਰੀ ਭਾਸ਼ਾ ਮੰਨ ਲਿਆ ਜਾਵੇ। ਇੱਥੋਂ ਇਹ ਪਤਾ ਲੱਗਦਾ ਹੈ ਕਿ ਇੱਕ ਭਾਸ਼ਾ ਦੀਆ ਕਈ ਉਪਭਾਸ਼ਾ ਹੁੰਦੀਆਂ ਹਨ ਅਤੇ ਉਪਭਾਸ਼ਾ ਦਾ ਆਪਣਾ ਵੱਖਰਾ ਹੀ ਵਿਆਕਰਣ ਹੁੰਦਾ ਹੈ। ਟਕਸਾਲੀ ਭਾਸ਼ਾ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਨਾਲ ਕੋਈ ਵੀ ਉਪਾਸਨਿਕ ਭਾਸ਼ਾ ਵੱਧ ਜਾਂ ਘੱਟ ਨਹੀਂ ਹੁੰਦੀ। ਕੋਈ ਵੀ ਉਪਭਾਸ਼ਾ ਟਕਸਾਲੀ ਭਾਸ਼ਾ ਬਣਨ ਦੀ ਸਮਰੱਥਾ ਰੱਖਦੀ ਹੈ। ਟਕਸਾਲੀ ਬਣਨ ਦਾ ਮੁ ਮੌਕਾ ਜਾਂ ਰੂਪਤਾ ਰੂਪ ਰੂਪ ਅਹ ਰਾਬਤਾ ਉਪਭਾਸ਼ਾ ਨੂੰ ਮਿਲਦਾ ਹੈ ਜਿਸ ਖੇਤਰ ਦੇ ਲੋਕ ਆਰਥਿਕ ਪੱਖ ਤੋਂ

ਬਣਤਰ ਅਤੇ ਨਿਯਮਦਾਂ ਨੂੰ ਸੁਚੇਤ ਤੌਰ ਤੇ ਪਰਖਿਆ ਜਾਦਾ ਹੈ ਅਤੇ ਇਸ ਸੰਬੰਧਿਤ ਵਿਆਕਰਣ ਲਈ ਕਰ ਲੈਂਦੀ ਹੈ। ਦੀ ਜਮ੍ਹਾ ਕੀਤੀ ਜਾਂਦੀ ਹੈ, ਜਿਸ ਵਿੱਚ ਜ਼ੁਬਾਨੀ ਰੂਪ ਅਰਥ, ਵਾਕ, ਸ਼ਬਦ ਜੋੜ ਆਦਿ ਨਿਯਮਤ ਸੁਚੇਤ ਤੌਰ ਤੇ ਲੋੜ ਪੈਂਦੀ ਰਹਿੰਦੀ ਹੈ। ਪਰ ਇਸਦੀ ਵਰਤੋਂ ਸਮਾਜ ਦੇ ਸੁਚੇਤ ਤੌਰ ਤੇ ਕੀਤੀ ਜਾਂਦੀ ਹੈ। ਜਦੋਂ ਇਨ੍ਹਾ ਨਿਯਮਾਂ ਨੂੰ ਅਚੇਤ ਤੌਰ ਤੇ ਗ੍ਰਹਿਣ ਕਰ ਲਿਆ ਜਾਂਦਾ ਹੈ, ਤਾਂ ਉਸ ਟ ਟਕਸਾਲੀ ਭਾਸ਼ਾ ਦਾ ਮਾਨਤਾ ਪ੍ਰਾਪਤ ਹੋ ਜਾਂਦੀ ਹੈ। ਇਸ ਵਿੱਚ ਪਰਿਵਰਤਨ ਦੀ ਚਾਲ ਹੀ ਘੱਟ ਜਾਂਦੀ ਹੈ। ਕਿਸੇੇ ਇੱਕ ਸਮੇਂ ਕਿਸੇ ਇੱਕ ਸਮੇਂ ਵਿੱਚ ਆਪ ਕਿਸੇ ਇੱਕ ਸਮੇਂ ਵਿੱਚ ਅਪਣਾਈ ਗਈ ਟਕਸਾਲੀ ਭਾਸ਼ਾ ਲਈ ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਉਹਦੀ ਹੀ ਟਕਸਾਲੀ ਭਾਸ਼ਾ ਬਣਨ ਰਾਹੀਂ ਬਣ ਜਾਂਦੀ ਸਗੋਂ ਇਸਦੇ ਰੂਪ ਬਦਲਦੇ ਰਹਿੰਦੇ ਹਨ। ਭਾਰਤ ਵੱਡਾ ਵੰਡ ਭਾਰਤ ਵੰਡ ਇਸਦਾ ਉਦਾਹਰਨ ਹੈ। ਲੋਕ ਭਰਵਾਨੀ ਟਕਸਾਲੀ ਭਾਸ਼ਾ ਦਾ ਮੂਲ ਹੈ। ਕਿਸੇ ਵੀ ਭਾਸ਼ਾ ਵਿੱਚ ਉਪਵਾਕ ਭਾਸ਼ਾਵਾਂ ਦੇ ਸ਼ਬਦ ਜਾਂ ਹੋਰ ਭਾਸ਼ਾਵਾਂ ਦੇ ਸ਼ਬਦ ਦੀਆਂ ਆਮ ਵਰਤੋਂ ਉਸ ਸਮੇਂ ਤੱਕ ਨਹੀਂ ਹੋ ਸਕਦੀਆ ਜਦੋਂ ਤੱਕ ਉਸਨੂੰ ਲੋਕ ਪ੍ਰਵਾਨਗੀ ਨਹੀ ਮਿਲਦੀ। ਇਸਦਾ ਉਦਾਹਰਨ ਅਜੋਕੀ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਹੈ ਜਿਸ ਵਿੱਚ ਊਤਰੂ ਉਰਦੂ ਫਾਰਸੀ, ਅਰਬੀ, ਹਿੰਦੀ, ਅੰਗਰੇਜ਼ੀ ਆਦਿ ਕਈ ਭਾਸ਼ਾਵਾਂ ਦੇ ਸ ਆਮ ਸ਼ਬਦਾਂ ਵਰਤ ਰਹੇ ਹਨ। ਇੱਕ ਤਰ੍ਹਾ ਨਾਲ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਨੂੰ ਆਪਣੇ ਅੰਦਰ ਸਮਾਜ ਲੈ ਕਰ ਲੈਣਾ ਵੀ ਪੰਜਾਬੀ ਭਾਸ਼ਾ ਇੱਕ ਵਿਅਕਤਿਕ ਭਾਸ਼ਾ ਹੈ। ਹੋਰ ਲੱਛਣ- ਸਾਹਿਤ ਭਾਸ਼ਾ ਸਾਹਿਤ ਭਾਸ਼ਾ ਵਿੱਚ ਸਾਨੂੰ ਬੋਲਚਾਲ ਅਤੇ ਲਿਖਤ ਭਾਸ਼ਾ ਦੋਹਾਂ ਤਰ੍ਹਾਂ ਦੀ ਸ਼ਬਦਾਵਲੀ ਮਿਲਦੀ ਹੈ। ਪਰ ਸਾਹਿਤ ਭਾਸ਼ਾ ਵਿੱਚ ਭਾਸ਼ਾ ਦੇ ਮਿਆਨ ਦਾ ਉਚੇਚ ਧਿਆਨ ਰੱਖਿਆ ਜਾਂਦਾ ਹੈ। ਪੰਜਾਬੀ ਸਾਹਿਤ ਦੀ ਭਾਸ਼ਾ ਵਿੱਚ ਭਾਸ਼ਾ ਦੇ ਟਕਸਾਲੀ ਰੂਪਾ ਦੀਆਂ ਵਰਤੋਂ ਹੁੰਦੀਆਂ ਹਨ। ਜਿਸ ਵਿੱਚ ਇਸਨੂੰ ਨਾ ਸਿਰਫ ਵਿਗਿਆਨਕ ਨਿਯਮਾਂ ਅਨੁਸਾਰ ਸੋਧਿਆਂ ਜਾਂਦਾ ਹੈ ਸਗੋਂ ਵੱਖ ਵੱਖ ਇਲਾਕਿਆਂ ਇੱਕਲਾਕਿਆਂ ਦੇ ਇਕੱਲਿਆਂ ਦੇ ਖੇਤਰ ਵਿੱਚ ਅਪਾਇਆਂ ਰਚਨਾਵਾਂ ਵਿਚ ਭਾਸ਼ਾ ਦੇ ਟਕਸਾਲੀ ਰੂਪ ਦੀ ਵਰਤੋਂ ਕਰਦੇ ਹਨ।

ਵਾਲੀ ਭਾਸ਼ਾ ਵਰਤੀ ਜਾਂਦੀ ਹੈ। ਜੇਕਰ ਹਰ ਇਲਾਕੇ ਦੇ ਲੇਖਕ ਰਚਨਾਵਾਂ ਆਪਣੀ ਸਥਾਨਿਕ ਰੰਗਤ ਵਾਲੀ ਭਾਸ਼ਾ ਵਰਤ ਹਟੇ ਹਨ ਤਾਂ ਜੋ ਦੂਜੇ ਇਲਾਕੇ ਦੇ ਲੋਕ ਹਨ, ਲੇਖਕ ਦੀ ਰਚਨਾ ਨੂੰ ਸਹੀ ਅਰਥ

ਜਿੰਨ੍ਹਾ ਨੂੰ ਅਸੀਂ ਪੰਜਾਬੀਅਤ ਜਾਂ ਉਪ ਭਾਸ਼ਾਵਾਂ ਵੀ ਆਖਦੇ ਹਨ। ਭਾਰਤੀ ਸੰਬੰਧਿਤ ਵਿੱਚ ਮਾਨਤਾ ਪ੍ਰਾਪਤ ਭਾਸ਼ਾ ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸਾਡੇ ਵਿਚਾਰ ਸੰਬੰਧਿਤ ਵਿੱਚ ਬਾਈ ਭਾਸ਼ਾਵਾਂ ਨੂੰ ਮਾਨਤਾ

ਗੁਜਰਾਤੀ, ਕਸ਼ਮੀਰੀ, ਕੰਨੜ, ਮਲਿਆਲਮ, ਮਰਨਾਨੀ, ਮਰਾਠੀ, ਤਹਿਸੀਲੀ, ਤੇਲਗੂ, ਸਿੱਪੀ, ਅੰਬੀ, ਜਾਪਾਨੀ, ਮਨੀਪੁਰਨੀ, ਬੋਗਡਰ, ਸ਼ਥਾਲੀ, ਮਨੀਥਲੀ, ਗੋਡਰੀ, ਮਾਂ ਬੋਲੀ ਅਤੇ ਮਾਂ ਬੋਲੀ ਉਹ ਮ, ਉਹ ਬੋਲੀ ਜਿਹੜੀ ਅਸੀਂ ਆਪਣੀ ਮਾਂ ਤੋਂ ਅਤੇ ਪਰਿਵਾਰ ਵਿੱਚੋਂ ਸਿੱਖਦੇ ਹਾਂ ਉਸਨੂੰ ਬੱਚੇ ਦੀ ਪਹਿਲੀ ਭਾਸ਼ਾ ਕਿਹਾ ਜਾਂਦੀ ਹੈ। ਮਨੁੱਖ ਆਪਣੇ ਜੀਵਨ ਵਿੱਚ ਕਈ ਭਾਸ਼ਾਵਾਂ ਸਿੱਖਦਾ ਸਕਦਾ ਹੈ, ਪਰ ਸਭ ਤੋਂ ਪਹਿਲਾਂ ਸਿੱਖੀ ਗਈ ਭਾਸ਼ਾ ਮਾਂ ਬੋਲੀ ਹੁੰਦੀ ਹੈ। ਰਾਸ਼ਟਰੀ ਭਾਸ਼ਾ, ਹਰ ਦੇਸ਼ ਦੀ ਆਪਣੀ ਰਾਸ਼ਟਰੀ ਭਾਸ਼ਾ ਹੁੰਦੀ ਹੈ ਜੋ ਸਾਰੇ ਦੇਸ਼ ਨੂੰ ਇਕੱਠਾ ਵਿੱਚ ਬੰਨ੍ਹ ਕੇ ਰੱਖਦੀ ਹੈ। ਭਾਰਤ ਵਿੱਚ ਅੱਜ ਕੱਲ੍ਹ ਦਫਤਰਾਂ, ਕਾਰੋਬਾਰੀਆਂ, ਕੰਮਾਂ ਕਾਨੂੰਨੀਆਂ ਅਤੇ ਹੋਰ ਆਦਿਆਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਵਧੇਰੇ ਹੋਣ ਲੱਗ ਪਈ ਹੈ। ਪਰ ਉਸਦਾ ਕਾਰਨ ਸਾਹਿਤ ਸੰਸਾਰ ਦਾ ਮਿਸ਼ਨ ਕਰਦੀ ਹੈ। ਪੰਜਾਬੀ ਭਾਸ਼ਾ - ਜਾਣ ਪਛਾਣ- ਪੰਜਾਬੀ ਭਾਸ਼ਾ ਦੀਆਂ ਪੰਜਾਬ ਹੈ, ਇਸ ਨਾਲ ਸੰਬੰਧਿਤ ਪੰਜਾਬ ਦੇ ਪ੍ਰਦੇਸ਼ ਨਾਲ ਹੈ। ਪੰਜਾਬ ਪੰਜ ਦਰਿਆਵਾਂ ਦਾ ਪ੍ਰਦੇਸ਼ ਹੈ। ਪੰਜਾਬ ਸੱਪਤ ਪੰਜ ਅੰਬ ਤੋਂ ਬਣਿਆ ਹੈ। ਆਮ ਅੰਬ ਦਾ ਅਰਥ ਹੈ ਪਾਣੀ, ਪਰ ਇੱਥੇ ਹੁੰਦੀਆਂ ਹਨ। ਭਾਵ ਪੰਜ ਦਰਿਆਵਾਂ ਦੀ ਧਰਤੀ ਇਹ ਦਰਿਆ ਹਨ ਸੰਤੁਲਨ ਬਿਆਸ, ਰਾਵੀ ਚੇਨਾਬ ਅਤੇ ਇਲਜਾਮ ਪੰਜਾਬੀ ਪੰਜਾਬੀ ਦੀਆਂ ਬੋਲੀਆਂ ਹਨ। ਸੰਨ ਉੱਨੀ ਸੌ ਸੰਤਾਲੀ ਵਿੱਚ ਹਿੰਦੁਸਤਾਨ ਭਾਰਤ ਦੇਸ਼ ਕਈ ਹਿੱਸਿਆਂ ਵਿੱਚ ਵੰਡੀਆਂ ਗਈਆਂ ਭਾਰਤ ਅਤੇ ਪਾਕਿਸਤਾਨੀਆਂ ਸੰਬੰਧ ਨਾਲ ਪੰਜਾਬ ਦੇ ਵੀ ਦੋ ਹਿੱਸੇ ਹੋ ਗਏ।

ਪੰਜਾਬੀ ਭਾਸ਼ਾ ਅਤੇ ਭਾਰਤ ਦੀ ਪੰਜਾਬੀਅਤ ਨੂੰ ਪੂਰਬੀ ਪੱਛਮੀ ਭਾਸ਼ਾ ਕਿਹਾ ਜਾਂਦਾ ਹੈ। ਇਹਨਾ ਦੋਹਾਂ ਭਾਸ਼ਾਵਾਂ ਵਿੱਚ ਫਰਕ ਹੈ। ਦੋਹਾ ਦੀਆਂ ਲਿੱਪੀਆਂ ਵਿੱਚ ਫਰਕ ਹੈ। ਭਾਰਤ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਦੀ ਲਿੱਪੀ ਗੁਰਮੁਖੀ ਹੈ। ਜਦੋਂ ਕਿ ਪਾਕਿਸਤਾਨੀ ਵਿੱਚ ਪੰਜਾਬੀ ਭਾਸ਼ਾ ਦੀ ਲਿੱਪੀ ਫਾਰਸੀ ਹੈ। ਭਾਰਤ ਵਿੱਚ ਪੰਜਾਬੀ ਭਾਸ਼ਾ ਦਾ, ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਅਤੇ ਸਿੱਖਿਆ ਦਾ ਸਾਧਨ ਵੀ ਹੈ। ਪੰਜਾਬੀ ਭਾਸ਼ਾ ਦੀ ਲਿੱਪੀ ਗੁਰਮੁਖੀ ਪੰਜਾਬ ਬੀ ਲਈ ਡਾਢੀ ਹੈ। ਪੰਜਾਬੀ ਭਾਸ਼ਾ ਦੀ ਲਿੱਪੀ ਗੁਰਮੁਖੀ- ਪੰਜਾਬੀ ਭਾਸ਼ਾ ਦਾ ਲਿੱਪੀ ਗੁਰਮੁਖੀ ਹੈ ਅਤੇ ਇਹ ਪੰਜਾਬ ਲਈ ਦੁਆਬੀ ਹੈ। ਗੁਰਮੁਖੀ ਲਿੱਪੀ ਦੀਆਂ ਵਿਸ਼ੇਸ਼ਤਾਵਾਂ- ਇਹ ਆਧੁਨਿਕ ਲਿੱਪੀ ਹੈ। ਇਸ ਵਿੱਚ ਪੰਜਾਬ ਦੀਆਂ ਪੈਂਤੀਆਂ ਮੁੂਲ ਆਵਾਜ਼ਾਂ ਵਾਸਤੇ ਪੈਂਤੀਆਂ